ਉਹਨੇ ਹਜੇ story ਵੇਖੀ, ਉਹਨੇ wish ਨਹੀਂ ਕੀਤਾ ਹਜੇ ਨਾਨੀ ਨਾਨੀ ਉਹ ਗਈ ਉੱਧਰ ਤਾਏ ਘਰ

ਹੋਰ

ਠੀਕ ਹੈ ਤੂੰ ਦੱਸ ਕੋਈ ਗੱਲਬਾਤ ਮੈਨੂੰ

ਨਹੀਂ ਨਾ

ਉਹ ਦਿਨ ਡਾਊਨਲੋਡ ਕੀਤੀ ਸੋਚਿਆ ਚੱਲ ਚਲਾਵਾਂਗੀ ਕਾਲੋ ਨੇ ਜਦੇ ਕਹਿੰਦੀ ਇੱਧਰ ਵੇਖ ਡੈਡੀ, ਡੈਡੀ ਨੂੰ ਪਤਾ ਲੱਗ ਅੱਛਾ ਅਤੇ ਡੈਡੀ ਚਪੇੜ ਮਾਰਿਆ ਕਰ ਨਹੀਂ ਹੱਟਦੀ ਤੇ ਇਹ ਬੜੀ ਕੁੱਤੀ ਹੈਗੀ

ਕੀ ਕਰ ਰਹੇ ਅਤੇ ਤੂੰ ਉਹਦੇ ਸਾਹਮਣੇ ਕਿਉਂ ਡਾਊਨਲੋਡ ਕਰਨੀ ਸੀ ਹਾਂ hello hello ਹੋਰ ਸੁਣਾ ਠੀਕ ਠਾਕ?

ਹਾਂ ਬੈਠੇ ਆਂ ਵੇਹਲੇ ਕੋਈ ਭਾਈ ਸਬਜ਼ੀ ਸੁਬਜੀ ਵਾਲਾ ਆਉਂਦਾ ਤੇ ਕੋਈ ਸਬਜ਼ੀ ਵੇਖ ਲੈਂਦੇ ਆਂ ਚਾਚੀ ਠੀਕ ਠਾਕ ਆ ਹਮ ਤੂੰ ਸੁਣਾ

ਅੱਛਾ ਅੱਛਾ ਫੇਰ ਚਾਚੀ ਲੈਂਟਰ ਤੇ ਜਾਣਗੇ ਤੁਸੀਂ ਹਨਾ?

ਠੀਕ ਫਿਰ

ਹਾਂ ਹਾਂ ਦੋ ਦਿਨ ਰਹਿ ਆਉਂਗੀ ਮੈਨੂੰ ਤਾ ਟੈਂਸ਼ਨ ਹੋਰ ਨਾ ਲੱਗ ਜੇ ਕੀਤੇ ਲਾਗੇ ਸ਼ਾਗੇ

l ਅੱਛਾ ਅੱਛਾ ਹਾਂ

ਆਹੋ ਕਹਿਣ ਡਏ ਸੀ ਹੁਣ ਰਹਿ ਚਲੀ ਥੋੜੀ ਜੀ ਛੁੱਟੀ ਕਦੀ ਮੈਂ ਕਿਹਾ ਲਾਵਾ ਦੋ ਸਾਲ ਹਾਂ ਠੀਕ ਐ

ਵੇਖਦੀ ਆ ਵੱਡੇ ਦੇਸ ਚ ਫਿਰ ਲਾਵਾਂਗੇ ਦੋ ਸਾਲ ਮੈਂ ਲਾਵਾ

ਲਾਵਾ ਤੇ ਫਿਰ ਬਾਅਦ ਚ ਇਹਨਾਂ ਦਾ ਵੱਡੇ ਦੇਸ ਚ ਲਾਉਣਾ

ਹਾਂ ਭਰਾ ਈ ਕਹਿਣ ਡਿਯਾ ਸੀ ਮੇਰਾ ਤੇ ਫਿਰ ਆਂਦਾ ਵੱਡੇ ਦੇਸ ਚ ਲਾਉਣਾ ਮੈਂ ਤੇ ਲਾ ਲੀ ਅਸੀਂ ਅਸੀਂ ਕਿਹਾ ਲਾ ਲੀ ਚੱਲ ਤੇਰੇ ਨਿਆਣੇ ਵੀ ਜਵਾਨ ਹੋ ਜਾਣੇ ਆ

ਹੋਰ ਨਿਆਣੇ ਕੀ ਕਰਦੇ? ਹਮ ਤੇ ਹੋਰ ਫਿਰ

ਹਮ ਲੈਂਟਰ ਹੀ ਨਾ ਅੱਜ ਫਿਰ ਓਹਨੇ ਇਕ ਜਾਣੇ ਦੀ ਮਿਸਤਰੀ ਦੀ ਛੁੱਟੀ ਕਰਾਤੀ ਹਮ ਆਹੋ ਆਹੋ ਮੈਨੂੰ ਚਾਹੀਦੇ ਨੇ ਏਦਾਂ ਏਦਾਂ ਕਿੰਨੇ ਕ ਦਿਨ ਚਾਹੀਦੇ ਆ ਆਹੋ ਲੇਬਰ ਵਾਲੇ ਵੀ ਜਾਦਾ ਚਾਹੀਦੇ ਫਿਰ ਕਹਿੰਦਾ ਨਈ ਲੈਂਟਰ ਤਾਂ ਪਉ ਦੂਜੇ ਕ ਪਲਸਤਰ ਦੇ ਕੰਮ ਤੇ ਈ ਆ ਠੀਕ ਆ ਠੀਕ ਆ ਹਾਂ ਹਾਂ

ਆਹੋ ਚੱਲ ਕੋਈ ਗੱਲ ਨੀ ਇਸੇ ਤਰ੍ਹਾਂ ਈ ਹੁੰਦਾ ਆ ਫਿਰ ਰਲ ਮਿਲਕੇ ਹਮ

ਅੱਛਾ

ਹਾਂ ਠੀਕ ਠਾਕ ਸਾਰੇ ਘਰੇ ਈ ਸੀl

ਕੰਮ ਕਾਰ ਫਿਰ ਏਦਾਂ ਹੀ ਆ ਹਜੇl

ਤੁਹਾਡੇ ਘਰ ਔਨੀ ਨਾ ਤੂੰ ਔਨੀ ਆ, ਨਾ ਵਾਜ ਈ ਮਾਰਦੀ ਤੈਨੂੰ ਕੀ ਹੋਇਆ ਵਾ? ਮੈਂ ਤੇ ਕਿਸੇ ਦੇ ਘਰ ਵੀ ਨੀ ਜਾਂਦੀ, ਕੰਮ ਕਰਕੇ ਨਾ ਧੋ ਕੇ ਅੰਦਰੇ ਰਹਿਨੀ ਆl ਕੌਣ ਕਹਿੰਦੀ? ਤੇ ਹੱਸਦੀ l

ਨੇਹਾ ਕਹਿਣ ਡੇਈ ਸੀ ਮੈਂ ਮੰਮੀ ਆ ਜਾਓ ਪੰਦਰ੍ਹਾਂ ਵੀਹਾਂ ਦਿਨਾਂ ਤਕਰl

ਤੇ ਮੈਂ ਕਿਹਾ ਕੋਈ ਨੀ ਆ ਈ ਜਾਣਾ ਜਯੋਤੀ ਘਰੇ ਈ ਆl ਆਹੋ ਚੱਲ ਜਯੋਤੀ ਘਰੇ ਈ ਆ ਚੱਲ ਹੁਣl ਰਾਤ ਰਹੂ ਉਹਦਾ ਭਰਾ ਸ਼ਸ਼ੀ? ਨਈ ਨਈ ਓਹਦੇ ਭਰਾ ਨੇ ਉਸੇ ਵੇਲੇ ਛੱਡ ਕੇ ਚੱਲ ਜਾਣਾ ਫਿਰ ਕੰਮ ਕਾਰ ਸਬਜ਼ੀ ਵੇਚ ਕੇ ਨੀ ਸੀ ਆਇਆ ਅਜੇ ਗਿਆਰਾਂ ਬਾਹਰਾਂ ਵਾਜੇ ਇਕ ਦੋ ਵਜੇ ਆਉਣਾ ਸੀl

ਮੰਡੀ ਖੜੀ ਨਾ ਪਠਾਨਕੋਟ ਖੜਦੇ ਆ ਓਹਦੇ ਕਰਕੇl

ਇਹਨਾਂ ਦੀ ਤੇ ਬੀਜਦੇ ਸਬਜ਼ੀ?

ਅੱਛਾ ਤਾ ਆਪਣੀ ਇਹਨਾਂ ਦੀ ਸਬਜ਼ੀ ਬੇਚਦੇ ਆl ਜਿਹੜੀ ਇਹਦੀ ਦਾਦੀ ਆ ਨਾ ਨੇਹਾ ਦੀl

ਓਹਦਾ ਤੈਨੂੰ ਮੈਂ ਉਦਣ ਵੀ ਦੱਸਿਆ ਹੀ ਓਹਦਾ ਇਥੇ ਇਕ ਜਿਹੜਾ ਹੌਸਪੀਟਲ ਆ ਓਹਦਾ

ਅੱਛਾ ਠੇਕੇ ਤੇ ਲਈ ਤੇ ਫਿਰ ਹੱਛਾ ਇਹਨਾਂ ਦਾ ਦੀਪਕ ਜੇੜਾ ਵਾ ਉਹਦੀ ਪੈਲੀ ਇਹਨਾਂ ਠੇਕੇ ਤੇ ਲਈ ਆ, ਤੇ ਓਹਦਾ ਟਰੈਕਟਰ ਟਰਾਲੀ ਇਹਨਾਂ ਕੋਲੇ ਆl

ਜਿਹੜਾ ਦੀ ਸਬਜ਼ੀ ਵੇਚਦੇ ਹੈਗੇ I

ਅੱਛਾ ਵਧੀਆ ਵਧੀਆ ਵਧੀਆ ਇਹਦੇ ਚ ਇਹਦਾ ਮਾਮਾ ਏ I

ਇਹ ਮਾਮਾ ਤੇ ਮਾਮੇ ਦਾ ਮੁੰਡਾ ਨਾ ਸਾਡੇ, ਇਹ ਤੇ ਇਹ ਇਹਦਾ ਭਰਾ ਹੈਗਾ ਮਾਮਾ ਕਿਹੜਾ ਹੁਣ ਜਾਏਗਾ ਕਿ ਇਹ ਝਿਜਕਦਾ I

ਹੋਰ ਫੇਰ?

ਹੱਡੀਆਂ ਦਾ ਬੜਾ ਵੱਡਾ ਡਾਕਟਰ ਐ I

ਪ੍ਰੀਤਿ ਦਾ ਕੀਤਾ ਤੇ ਤੇਰੀ ਮੰਮੀ ਦਾ ਹੱਥ ਉਂਗਲਾਂ ਦਾ ਕੀਤਾ I ਹਾਂ ਤੇ ਉਹ ਕਾਲੇ ਦਾ ਵੀ ਓਹਦਾ ਉਹਨੇ ਕੀਤਾ ਸੀ ਕੀ I

ਆਹੋ ਦੀਪਕ ਨੇ ਕੀਤਾ ਸੀ I

ਇਹ ਦੇਣ ਜਾਣਾ ਸੀ

ਕਿਹੜੇ ਆਹਾ ਆਹੋ ਓਹਨਾ ਦੇ ਚੋਣ ਆ I ਆਹਾਂ ਮੇਨ ਪੀਆ ਨੇ ਫ਼ੜ੍ਹਿਆ ਤੇ ਫੇਰ ਮੈਂ ਤੇ ਪੀਆ ਗਈਆਂ ਹਾਂ, ਆਂ I I

ਨਹੀਂ ਨਹੀਂ ਮੈਂ ਤਾਂ ਆਸ਼ਾ ਵਰਕਰ ਸਮਾਇਆ ਸੀ ਤੇ ਚੱਲ ਇਹ ਆ ਕਿ ਓਸੇ ਵਿਚ ਪਾਇਆ ਨੀ ਸੀ ਮਲਹੋਤਰਾ change ਕਿਤੈ I

ਤਾਂ ਸੜ੍ਹਦੀ ਐ I ਹਾਂ ਬੁਰੀ ਲਗਨ ਦੀ ਜਨਾਨੀ ਦੀ ਸਲਵਾਰ I

ਹਨਾ I

ਅੱਛਾ ਤੇਰੀ ਬਹੁ ਨੂੰ ਬੜਾ ਜ਼ੋਰ ਲਾਇਆ ਸੀ ਬਹੁ ਦੀ ਤਾਂ ਇਹਨੇ ਸਾਰੀ file ਤਿਆਰ ਕਰ ਦਿੱਤੀ ਸੀ, ਵੀ ਤੂੰ ਆਜਾ I

ਇਹਦੇ operation ਹੋਏਗੀ ਕਹਿੰਦੇ ਆਜਾ ਤੂ ਇਹਨੂੰ ਇਹਨੂੰ I

ਅੱਛਾ ਨਹੀਂ ਕਰਾਇਆ ਤੇ ਲਿਆਕੇ ਚਾਚੀ ਆਪਣੀ ਉਹ ਤੇ ਆਜਾ I ਇਹਦਾ ਤੇ ਹਰਜਿੰਦਰ ਦਾ ਤੇ ਕਾਕੂ ਦੇ ਇਹਨੇ ਤੇ passport ਵੀ ਬਣਾ ਦਿੱਤੇ ਸੀ ਇਹਨਾਂ ਦੇ I

ਦੋਵੇਂ ਪਿਓ ਪੁੱਤ ਗਏ ਸੀ ਉਹ company ਚ ਮੈਨੂੰ ਵੇਹਲੀ ਤਾ ਨਈ ਨਾ ਦੱਸਦੀ ਹੁੰਦੀ ਰੋਜ਼ I ਆਹੋ ਤੇ ਉਹ ਓਹਦੇ ਮੁੰਡੇ ਨੇ ਬਹੁ ਦੇ ਨਾਲ ਹੀ ਜਾਣਾ ਸੀ ਬ ਬਹੁ ਓਹਨਾ ਦੇ ਨਾਲ ਤੇ ਓਹਦਾ ਮੁੰਡਾ ਜਿਹੜਾ ਚਲੇ ਗਿਆ ਸੀ ਫੇਰ I

ਤੇ ਚੱਲ ਚਲਾ ਜਾਂਦਾ ਤੇ ਓਥੇ ਚੰਗਾ ਰਹਿਣਾ ਸੀ ਇਹਨੇ ਹਨਾ? ਹਮ ਉਹ ਵਧੀਆ ਦੇ ਵਿਚ ਵਧੀਆ ਘਰ ਲਿਆ, ਜਿਹੜਾ ਉਹ ਚਲਜੁਗਾ I ਉਹ ਓਥੇ ਕੁਛ ਨਾ ਕੁਛ ਬਣਨਾ ਹੀ ਹੁੰਦਾ ਆ I

ਹਾਂ ਠੀਕ ਠਾਕ ਤੂੰ ਸੁਣਾ ਸ਼ਿੰਦਰੇ?

ਹੋਰ ਚਾਹ ਪਾਣੀ ਪੀ ਲਿਆ? ਨਈ ਨਈ ਚਾਹ ਪਾਣੀ ਪੀਨੇ ਆ ਹੁਣ, ਠੰਡੇ ਹੋਏ ਪੀਨੇ ਆ ਚਾਹ

ਸ਼ਾਮੀ ਜੀ ਚਾਹ ਧਰਨੀ ਆl ਹੱਮ ਅੱਜ ਅੰਸ਼ ਆ ਗਯਾ ਅੰਸ਼ ਨੂੰ ਡਾਲੀ ਆ ਚਾਹ ਬਣਾ ਕੇ ਹੱਮ ਦੋ ਵਾਰ ਨਿਭੂ ਪਾਣੀ ਪਿਆ ਲਿਆ ਆ ਉਣੁ ਵੀ ਬਣਾ ਕ ਸ਼ੀਆ ਧਰ ਲੈਨੀ ਆ ਤੂੰ ਮੇਰੀ ਵੀ ਆਦਤ ਫਿਰ ਪੱਖੇ ਥੱਲੇ ਪੀ ਲੈਨੀ ਆ ਬੈਠ ਕੇ ਚਾਹ ਪੀਣ ਲਗੇ ਆ l ਆਹ ਦੱਸ ਕੇ ਵਜੇ ਪੀਣੀ ਫਿਰ ਤੇ ਮੁਡ਼ਕੇ ਏਸ ਵੇਲੇ ਪੀਣੀ l ਤੇ ਉਹ ਮੈਂ ਕਦੀ ਚਾਹ ਨੀ ਪੀਂਦੀl

ਦੱਸ ਵਜੇ ਵੀ ਪੀਣੀ ਸੀ ਅੱਜ ਅੰਸ਼ ਨੂੰ ਪਿਆਲੀ ਮੈਂ ਚਾਹ ਬਣਾ ਕੇl

ਦੋ ਵਾਰੀ ਨੀਂਬੂ ਪਾਣੀ ਪਿਆ ਲਿਆ ਉਹਨੂੰ ਬਣਾ ਕੇl

ਹਮ ਹੋਰ ਚਲੋ ਠੀਕ ਏ ਫਿਰ ਕੋਈ ਆ ਗਿਆ ਮੈਂ ਬਾਅਦ ਚ ਗੱਲ ਕਰਦੀ ਆ l Hello

ਵੱਡੇ ਮੂੰਹ ਵਾਲਾ ਭਾਜੀ ਲਾਡੀ ਰਿਸ਼ਤਾ ਕਰਾਉਣ ਡਿਆ ਨਾ ਕਾਜਲ ਦਾ

ਪਿਉ ਕਿਤੇ ਪੂਰਾ ਹੋ ਗਿਆ ਹੋਣਾ ਤੇ ਪਿਉ ਦੀ ਜਗ੍ਹਾ ਉਹਨੂੰ ਨੌਕਰੀ ਮਿਲੀ ਆ

ਤੇ ਘਰ ਘੁਰ ਲਾਡੀ ਕਹਿੰਦਾ ਸੋਹਣਾ ਵਾ, ਬਈ ਸਾਡੇ ਵਾਂਗੂ ਈ ਬਣਾਇਆ ਵਾ ਦੋ ਦੋ ਮੰਜ਼ਲੀ ਪਤਾ ਨਹੀਂ ਤਿੰਨ ਵਾ

ਤਾਂ ਹੀ ਤਾਂ ਕਹਿਣ ਡੇ ਆ ਬਈ ਚੱਲ ਵੇਖ ਲੈਂਦੇ ਹਾਂ, ਵਿਆਹ ਅਗਲੇ ਨੇ ਵੀ ਕਹਿਣਾ ਵਾ ਬਈ ਚੰਗਾ ਭਲਾ ਹੋਵੇ

ਹਾਂ ਇਹ ਤੇ ਹੈ ਈ ਏ ਹਾਂ ਹਾਂ ਉਹ ਕਹਿਣ ਡੇ ਆ ਬਈ ਜੇ ਚੁੰਨੀ ਚੜਾਅ ਵੱਲੋਂ ਮੰਨ ਜਾਣ ਤੇ ਫੇਰ ਹੈ ਨਾ ਬੰਦਾ ਬਾਅਦ ਚ ਕਦੇ ਕਰ ਕੁਰ ਦੇਵੇ ਨਹੀਂ

ਇੱਕ family ਹੋਈ ਨਹੀਂ ਚੱਲ ਕਿ ਦੋਨੇਂ ਭੈਣ ਭਰਾ ਵਾ ਤੇ ਮਾਂ ਵਾ

ਹਾਂ ਪਤਾ ਨਹੀਂ ਜੰਮੂ ਚ ਈ ਕਹਿਣ ਡੇਆ ਭਾਜੀ ਲਾਡੀ